ਜਿਵੇਂ ਪੁਰਾਣੇ ਸਮੇਂ ਦੇ ਵਿੱਚ ਘਰ ਬਣੇ ਹੁੰਦੇ ਆ ਨਾ ਇਹ ਉਵੇਂ ਦਾ ਪੁਰਾਤਨ ਘਰ ਆ।

ਤੇ ਬਹੁਤ ਹੀ ਸੋਹਣਾ ਇਹਨੂੰ ਤਿਆਰ ਕੀਤਾ ਹੋਇਆ ਵਾ ਜਿਹੜੇ ਸਾਈਡਾਂ ਤੇ ਏਂਗਲ ਬਣੇ ਹੋਏ ਆ--

ਏਸ ਪਿਕਚਰ ਵਿੱਚ ਜੇਹੜਾ ਵਿਊ ਨਜਰ ਆ ਰਿਹਾ ਯਾ ਡੀ_ਜੇ ਗਰੁੱਪ ਵਾਲੇਂਆਂ ਦਾ ਵਿਊ ਨਜਰ ਆ ਰਿਹਾਵਾ ਦੇਖ ਸਕਦੇ ਹਾਂ ਕੀ ਹੈਣਾ ਲਾਇਟਿੰਗ ਵਗੈਰਾ ਬਹੁਤ ਵਧੀਆ ਕੀਤੀ ਹੋਇਆ।

ਤੇ ਇਸ ਪਿੱਚਰ ਵਿੱਚ ਤੁਸੀ ਦੇਖ ਸਕਦੇ ਆਂ ਜਿਹੜੀ ਲੋਕੇਸ਼ਨ ਏ ਨਾ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਬਹੁਤ ਹੀ ਘੈਂਟ ਲੋਕੇਸ਼ਨ ਏ ਆ।

ਏਸ ਪਿਕਚਰ ਵਿੱਚ ਤੁਸੀ ਦੇਖ ਸਕਦੇਆ ਜਿੱਮ ਆ ਤੇ ਜਿੱਮ ਦੇ ਵਿੱਚ ਤਿੰਨ ਬੌਏਜ਼ ਖੜ੍ਹੇ ਹਾਂ।

ਏਸ ਪਿਚਰ ਵਿੱਚ ਤੁਸੀਂ ਦੇਖ ਸਕਦੇ ਆ ਹੈਨਾ ਇਹ ਇੱਕ ਡੈਰੀ ਲੱਗ ਰਹੀ ਆ ਤੇ ਇੱਥੇ ਗਊਆਂ ਬੰਨੀਆਂ ਹੋਈਆਂ ਵਾ ਤੁਸੀਂ ਦੇਖ ਸਕਦੇ ਆ।

ਤੁਸੀਂ ਦੇਖ ਸਕਦੇਹਾਂ ਅੰਦਰ ਫੋਟੋਆਂ ਵੀ ਲੱਗਿਆਂ ਹੋਈਆਂ ਵਾਂ ਕਲੋਕ ਵੀ ਲੱਗੀ ਹੋਈ ਆ।

ਤੇ ਇਸ ਪਿਕਚਰ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਵਾ ਪਹਾੜੀ ਇਲਾਕੇ ਦਾ ਵਿਊ ਨਜ਼ਰ ਆ ਰਿਹਾ ਵਾ।

ਜੋ ਕਿ ਫਗਵਾੜਾ ਦੇ ਵਿੱਚ ਹੈਗਾ ਏ ਆ ਤੁਸੀ ਇੱਥੇ ਵਿਸਿਟ ਕਰ ਸਕਦੇ ਆਂ।

ਇਸ ਪਿਚਰ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਆ ਜਿਮ ਦਾ ਵਿਊ ਹੈਗਾ ਆ ਤੁਸੀਂ ਦੇਖ ਸਕਦੇ ਆ ਜਿਮ ਦੇ ਅੰਦਰ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਵਾ।

ਤੇ ਬਾਂਸ ਵੀ ਬਹੁਤ ਸਾਰੇ ਖੜੇ ਕੀਤੇ ਹੋਏ ਆ ਇੱਟਾਂ ਵੀ ਪਈਆਂ ਹੋਈਆਂ ਵਾ।

ਇਸ ਪਿਕਚਰ ਵਿਚ ਤੁਸੀਂ ਦੇਖ ਸਕਦੇ ਆ ਕੀ ਕ੍ਰਿਸਚਨ ਵਾਲਿਆਂ ਦਾ ਪ੍ਰੋਗਰਾਮ ਚੱਲ ਰਿਹਾ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਆ ਪਹਾੜੀ ਏਰੀਆ ਦਾ ਵਿਊ ਹੈਗਾ ਏ ਆ ਤੁਸੀ ਦੇਖ ਸਕਦੇ ਆ ਲੇਡੀਜ ਵੀ ਬਹੁਤ ਸਾਰੀਆਂ ਹੈਗੀਆਂ ਆ।

ਇਸ ਪਿੱਚਰ ਦੇ ਵਿੱਚ ਜਿਹੜਾ ਵਿਊ ਨਜ਼ਰ ਆ ਰਿਹੈ ਇੱਕ ਪਿੰਡ ਦਾ ਵਿਊ ਨਜ਼ਰ ਆ ਰਿਹੈ।

ਤੁਸੀ ਦੇਖ ਸਕਦੇ ਆਂ ਵਈ ਜਿਹੜਾ ਵਿਅਕਤੀ ਆ ਉਹ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਐ।

ਤੇ ਡੋਗ ਹੈਗਾ ਏ ਆ ਜਿਹੜੀ ਲੇਡੀਜ਼ ਆ ਲੇਡੀਜ਼ ਵੀ ਨਹਿਰ ਪਾਰ ਕਰਦੀ ਹੋਈ ਨਜਰ ਆ ਰਹੀ ਆ।

ਦੀਵਾਰ ਤੇ ਤੁਸੀਂ ਦੇਖ ਸਕਦੇ ਆਂ ਬਹੁਤ ਹੀ ਸੋਹਣੀਆ ਫੋਟੋਆਂ ਬਣਾਈਆਂ ਹੋਈਆਂ ਵਾ।